ਆਵਾਜਾਈ ਦੇ ਆਧੁਨਿਕ ਸਾਧਾਨਾਂ ਜਿਵੇਂ ਰੇਲ ਭਾਰ ਢੋਣ ਵਾਲੇ ਟਰੱਕ, ਮੋਟਰ ਬੱਸਾਂ, ਬੇੜੀਆਂ ਆਦਿ ਨੇ ਦੂਰ ਨਜ਼ਦੀਕ ਪਿੰਡਾਂ ਨੂੰ ਨਵੇਂ ਵਪਾਰਕ ਸ਼ਹਿਰਾਂ, ਮੀਡੀਆ ਅਤੇ ਬਾਜ਼ਾਰਾਂ ਨਾਲ ਜੋੜ ਦਿੱਤਾ। ਬੈ਼ਲ ਗੱਡੀਆਂ ਅਤੇ ਦੀਆਂ ਪਿੱਠਾਂ ਉੱਤੇ ਵੀ ਮਾਲ ਢੋਇਆ ਜਾਣ ਲੱਗਾ। ਅਤੇ ਉਹਨਾ ਨੂੰ ਮੀਡੀਆ ਤੱਕ ਲਿਆਇਆ ਜਾਣ ਲੱਗਾ। ਜਹਾਜ਼ਾਂ ਨੇ ਭਾਰਤੀ ਸਤਿ ਸ੍ਰੀ ਅਕਾਲ।

ਹੋਰ ਕੀ ਕਰਨ ਡਏ ਜੇ

ਮੈਂ ਵੀ ਠੀਕ-ਠਾਕ ਆਂ ਵਧੀਆ।

ਹੋਰ ਬਾਲ-ਬੱਚਾ ਹਾਂ ਜੀ ਬਾਲ-ਬੱਚਾ ਠੀਕ ਜੇ, ਤੁਸੀਂ ਸੁਣਾਓ।

ਵਧੀਆ-ਵਧੀਆ ਸਿਹਤ ਠੀਕ ਨੀਂ

ਹੋਰ

ਨਾਹ ਮੁੜ ਕੇ ਨੀਂ ਆਏ। ਠੀਕ ਜੇ। ਆਹੋ didi ਮੈਨੂੰ ਪੁੱਛਣ ਡਈ ਸੀ। didi ਦਲਬੀਰ। ਮੈਂ ਕਿਆ ਹੁਣ ਜਿੱਦਣ ਆਉਣ ਗੇ ਤੁਹਾਨੂੰ ਦੱਸ ਦਾਂ ਗੇ।

ਹਾਂ ਜੀ। ਸੁਨੇਹਾ ਭੇਜਿਆ ਸੀ। ਉਹ ਕਹਿੰਦੀ ਮੇਰੇ ਨਾਲ ਨੀਂ ਸੀ ਕੋਈ ਤਾਂ ਕਰਕੇ ਮੈਂ ਆਈ ਨੀਂ। ਮੈਂ ਕਿਹਾ ਤੂੰ ਕੱਲੀ ਆ ਜਾਂਦੀ ਤੇ ਮੈਂ ਆਪੇ ਹੀ ਕਰਾ ਦੇਣੀਆਂ ਸੀ। ਨਹੀ ਤੇ ਉਥੇ ਕਿਤੇ ਦੂਰ ਜਿਹੜਾ ਤੇਰੇ ਨਾਲ ਆਉਣਾ ਹਾਂ ਜੀ। ਮੈਂ ਕਿਹਾ ਤੁਸੀਂ ਆਵਾਜ਼ ਦੇ ਦਿੰਦੇ ਤੇ ਮੈਂ ਆਪੇ ਆ ਜਾਣਾ ਸੀ ਬਾਹਰ।

ਹਾਂਜੀ। ਉਹ ਅਹ ਤੁਹਾਨੂੰ ਪਤਾ ਉਹਦੀ ਅੱਖ ਇੱਕ ਖਰਾਬ ਆ ਨਾ। ਫੇਰ ਦੂਸਰੀ ਅੱਖ ਨਾਲ ਹੀ। ਜ਼ਿਆਦਾ ਨਾਲੇ ਜ਼ਿਆਦਾਤਰ ਤਾਂ ਬੱਚਿਆਂ ਦੀਆਂ tensions ਦੇ ਨਾਲ ਹੀ ਵਿਚਾਰੀ ਰਹਿ ਗੀ ਆ ਜ਼ਿਆਦਾ।

ਹਾਂਜੀ। ਤੇ ਮੈਂ ਕਹਿਣ ਡਈ ਸੀ, ਮੈਂ ਕਿਆ ਚੱਲ ਨਜ਼ਰ ਚੈੱਕ ਕਰਾ ਕੇ ਤੇ ਚੱਲ ਐਨਕਾਂ ਲੱਗ ਜਾਣਗੀਆਂ ਤੇ ਚੱਲ ਆ। ਨਜ਼ਰ ਦੀ ਤੇ ਏਦਾਂ ਫਿਰ ਸਿਰ ਦਰਦ ਵੀ ਹੁੰਦੀ ਰਹਿੰਦੀ ਉਹਨੂੰ।

ਹਾਂਜੀ, ਕੱਲ੍ਹ ਵੀ ਵਿਚਾਰੀ ਰੋਣ ਡਈ ਤੇ ਇਹ ਮੈਨੂੰ ਕਹਿਣ ਡਈ ਕਿ ਤੂੰ ਇਹਨੂੰ ਸਮਝਾ ਕੁਸ਼ ਕਹਿੰਦੀ ਉਹ ਰੋਣ ਡਈ ਆ। ਤੇ ਮੈਂ ਕਿਹਾ ਚਾਹੇ ਤੇ ਫਿਰ ਬੰਦਾ ਚਾਹੇ ਤੇ ਘਰੋਂ ਕਦਮ ਨਾ ਚੁੱਕੇ। ਜੇ ਹੁਣ ਘਰੋਂ ਕਦਮ ਚੁੱਕਿਆ ਤਾਂ ਮੈਂ ਕਿਹਾ ਹੁਣ ਇਹ ਭਈ ਮਾਂ-ਪਿਓ ਦੀ ਮੰਨਣੀ ਪੈਣੀ ਆ ਨਾਹ ਤੈਨੂੰ ਹੁਣ।

ਹਾਂਜੀ ਉਹ ਪਤਾ ਕੀ ਆ। ਮੁੰਡਾ ਵੀ ਫਿਰ ਉਨ੍ਹਾਂ ਕੋਲ ਹੋਗਿਆ ਨਾ। ਮੁੰਡੇ ਦਾ ਕਰਕੇ ਕਰਦੀ ਵੀ ਆ ਇਹ ਫਿਰ ਕਹੂ ਗਾ ਕਹੂ ਗਾ ਵੀ ਜਿਸ ਤਰ੍ਹਾਂ ਆਈਂ ਆਂ, ਫਿਰ ਚਲ ਜਾ। ਹਾਂਜੀ ਨਾਲੇ ਫਿਰ ਪਤਾ ਕੀ ਆ। ਨਾਲੇ ਉਹ ਕਹਿੰਦੇ ਆ, ਨਾਲੇ ਅਸੀਂ ਥੋੜ੍ਹੀ ਭੇਜਿਆ ਗਾ, ਆਪਣੀ ਮਰਜ਼ੀ ਨਾਲ ਤੂੰ ਗਈ ਆਂ।

ਆਹੋ ਉਨ੍ਹਾਂ ਕਿਸੇ ਦੇ ਹੱਥ ਸੁਨੇਹਾ ਭੇਜਿਆ ਵੀ ਜਿੱਦਾਂ ਗਈ ਆ ਉਦਾਂ ਆਜੇ ਅਸੀਂ ਨੀਂ ਘੱਲਿਆ, ਅਸੀਂ ਇਹਨੂੰ ਘੱਲਿਆ ਨੀਂ ਆ। ਠੀਕ ਆ ਹਾਂ ਤੇ ਫਿਰ ਗਲਤੀ ਤੇ ਆਪਣੀ ਆ। ਹਾਂਜੀ ਤੇ ਨਾ ਇਹ ਰੋਟੀ-ਪਾਣੀ ਵੀ ਨੀਂ ਨਾ ਖਾਂਦੀ ਚੱਜ ਨਾਲ, ਰੋਟੀ-ਪਾਣੀ ਵੀ ਛੱਡਿਆ ਇਹਨੇ।

ਹਾਂ ਬਹੁਤ ਘੱਟ ਰੋਟੀ ਖਾਂਦੀ ਆ। ਦੁਪਿਹਰੇ ਵੀ ਹੁਣ, ਇੱਕ ਫੁਲਕਾ ਦੁਪਿਹਰੇ ਖਾਧਾ ਸੀ। ਮੈਂ ਤੇ ਕਈ ਵਾਰ ਆਪਣੇ ਘਰੇ ਵੀ ਲੈ ਕੇ ਆਉਣੀ ਆਂ। ਸਮਝਾਈ ਦਾ ਵੀ ਆ। ਤੇ ਤੁਹਾਨੂੰ ਪਤਾ ਅੱਜ-ਕੱਲ੍ਹ ਦੇ ਬੱਚੇ ਕਿੱਥੇ ਸਮਝਦੇ ਆ। ਇਹ ਤਾਂ ਉਦੋਂ ਹੁੰਦਾ ਛੇਤੀ, ਵੀ ਅਸੀਂ ਹੁਣ ਲੜ ਪਏ ਆਂ, ਤੇ ਅਸੀਂ ਹੁਣ ਚਲ ਜੀਏ ਛੇਤੀ ਨਾਲ ਹਨਾ। ਤੇ ਪਿੱਛੇ ਵੇਖ ਕੇ ਮਗਰੋਂ ਫਿਰ ਰੋਂਦੀਆਂ ਹੀ ਹੁੰਦੀਆਂ. ਹਾਂਜੀ ਨਾਲੇ didi ਵੇਖੋ ਜਿੱਦਾਂ, ਆਪਣੀ ਮਰਜ਼ੀ ਬੱਚਾ ਕਰਦਾ ਗਾ ਨਾ। ਫਿਰ ਤੁਹਾਨੂੰ ਪਤਾ ਆਪਣੀ ਮਰਜ਼ੀ ਕਰਨ ਵਾਲਾ ਬੰਦਾ ਔਖਾ ਫਿਰ ਹੁੰਦਾ ਹੀ ਹੁੰਦਾ।

ਜੇ ਆਪਾਂ ਆਪਣੇ ਮਾਂ-ਪਿਓ ਦੀ ਮਰਜ਼ੀ ਦੇ ਨਾਲ, ਆਪਾਂ ਜੋ ਵੀ ਕਰਨਾ ਆਪਣੇ ਮਾਂ-ਪਿਓ ਦੀ ਮਰਜ਼ੀ ਦੇ ਨਾਲ ਕਰਦੇ ਆਂ, ਤੇ ਫੇਰ ਚਲੋ ਕੱਲ ਨੂੰ ਮਾਂ-ਪਿਓ ਬਾਂਹ ਵੀ ਤੇ ਫੜ੍ਹਦਾ ਨਾ। ਪਰ ਇਹ ਆ ਵੀ ਉਨ੍ਹਾਂ ਦੇ ਅਹ ਆਗਿਆਕਾਰ ਰਹੀਏ, ਫੇਰ ਹੀ ਆ ਨਾ।

ਉਧਰ ਵੀ ਤੇ ਇਧਰ ਵੀ, ਫਿਰ ਹੀ ਗੱਲ ਬਣਦੀ ਆ।

ਉਹ ਉਥੇ ਸਾਡਾ ਫਰਜ਼ ਬਣਦਾ ਆ। ਲੜੋ, ਘੁਲੋ ਚਾਹੇ ਜੋ ਮਰਜ਼ੀ ਹੁੰਦਾ ਰਹੇ।

ਮਤਲਬ ਇਹ ਹੁੰਦਾ ਵੀ ਘਰੋਂ ਪੈਰ ਨਾ ਬੰਦਾ ਪੁੱਟੇ। ਹਾਂਜੀ। ਨਾਲੇ ਸਹੁਰੇ ਪਰਿਵਾਰ ਦੇ ਵਿੱਚ ਰਹਿ ਕੇ ਤੁਹਾਨੂੰ ਪਤਾ ਫਿਰ ਸਾਰੇ ਪਾਸੇ ਜਿਹੜੇ ਰੱਖਣੇ ਪੈਂਦੇ ਆ। ਰੱਖਣੇ ਪੈਂਦੇ ਆ। ਲੈ ਭਾਈ ਆ ਗੱਲਬਾਤ ਆ, ਸਾਡੇ ਨਾਲ ਲੜਦੇ ਆ, ਭਿੜਦੇ ਆ। ਕੀ ਗੱਲ ਆ, ਤੁਸੀਂ ਮੇਰੇ ਚ ਗਲਤੀ ਆ ਤਾਂ ਮੇਰੇ ਚ ਕੱਢੋ। ਹਾਂਜੀ ਨਾਲੇ ਉਹ ਤਾਂ ਗਏ ਵੀ ਸੀ। didi ਹੋਣੀਂ didi ਤੇ ਭਾਜੀ। ਉਥੇ ਇਹਨੇ ਕੁੜੀ ਨੇ ਗੱਲ ਹੀ ਨੀਂ ਕਰਨ ਦਿੱਤੀ। ਲੈ ਹਾਂ। ਉਥੇ, ਉਥੇ ਗੱਲ ਕਰਦੇ। ਤੇ ਉਥੇ ਚੌਂਕੀ ਆ ਲਾਗੇ, ਲਾਗੇ। ਚਲੋ ਉਹ ਕਹਿ ਆਉਂਦੇ, ਦਰਖਾਸਤ ਦੇ ਆਉਂਦੇ ਉਥੇ। ਨਾਲੇ ਮੌਕੇ ਤੇ ਅਗਲਿਆਂ ਨੇ ਮੌਕਾ ਦੇਖ ਲੈਣਾ ਸੀ, ਜਿਹੜੇ ਵੀ ਕੰਮ, ਜੋ ਵੀ ਕੀਤਾ ਉਹਨੇ ਤਾਹੀਓਂ ਤਾਂ ਛੇ ਕੁ ਵਜੇ ਆਈਆਂ ਸੀ। ਕੱਪੜੇ-ਕੁੱਪੜੇ ਵੀ ਸਾੜ ਦਿੱਤੇ ਸੀ ਨਾ ਉਹਨੇ। ਉਥੇ ਫਿਰ ਕੰਮ ਚੰਗਾ ਨਹੀਂ, ਇਥੇ ਵਧੀਆ ਸੀ। ਹਾਂਜੀ ਬਾਹਵਾ ਹੁਣ ਉਹਦਾ ਮਨ ਕੀਤਾ ਸੀ, ਕਿ ਤਾਂ ਹੀ

ਹਾਂਜੀ, ਤੁਹਾਨੂੰ ਪਤਾ ਫਿਰ

ਹਾਂ ਤੇ ਨਾਲੇ ਦੇਖੋ ਜੇ। ਜਾਂਦਾ ਵੀ ਭੈਣ-ਭਰਾ ਨਾਲ ਤਾਂ ਹੀ ਆ, ਜੇ ਆਪਣਾ ਬੱਚਾ ਸਹੀ ਹੋਊ ਗਾ ਤੇ। ਜੇ ਆਪਣੇ ਬੱਚੇ ਚ ਹੀ ਜ਼ਿਆਦਾ ਗਲਤੀਆਂ, ਫਿਰ ਆਪਾਂ, ਫਿਰ ਬੇਇੱਜ਼ਤੀ ਕਰਾਉਣ ਆਲੀ ਗੱਲ ਹੋ ਜਾਂਦੀ ਆ ਨਾ। ਤਾਂ ਇਹਦਾ ਮਤਲਬ ਵੀ ਅਸੀਂ ਬੇਇੱਜ਼ਤੀ ਕਰਾਉਣ ਜਾਣਾ ਫਿਰ ਉਥੇ ਇਹ ਤਾਂ ਫਿਰ ਮਾ-ਪਿਓ ਦੀ ਬੇਇਜ਼ਤੀ ਤਾਂ ਹੋਣੀ ਹੀ ਆ ਤੇ ਜਿਹੜਾ ਨਾਲ ਜਾਣਾ ਉਹਦੀ ਵੀ ਹੋਣੀ। ਹਾਂਜੀ, ਫਿਰ ਬੜੀਆਂ ਗੱਲਾਂ ਸੋਚਣੀਆਂ ਪੈਂਦੀਆਂ ਨੇ। ਆਹੋ, ਬੇਇਜ਼ਤੀ ਵਾਲੀ ਗੱਲ ਕਰਨੀ ਤਾਂ ਫਿਰ ਹੋਣੀ ਹੀ ਐ। ਹਾਂਜੀ, ਉਹ ਵੀ ਬੜੀ ਕਾਹਲੀ ਪਈ ਹੋਈ ਸੀ, ਹੁਣ ਕਹਿਣ ਡਈ ਸੀ ਵੀ ਮੈਨੂੰ ਛੱਡ ਕੇ ਆਓ, ਚਾਹੇ ਮੈਂ ਇੱਕ-ਦੋ ਦਿਨ ਵੇਖਣਾ ਵਾ। ਨਹੀਂ ਤੇ ਫਿਰ ਮੈਂ ਆਪ ਹੀ ਜਾ ਕੇ ਤੇ ਉਥੇ ਪਰਚਾ-ਪਰਚੂ ਦੇ ਦੇਣਾ। ਉਨ੍ਹਾਂ ਨੇ ਕਿਹਾ ਚਲ ਏਦਾਂ ਨੀਂ ਗੱਲ ਬਣਨੀ ਹੁਣ। ਏਦਾਂ ਇਹ ਵੀ ਮੈਂ ਭਾਜੀ ਹੋਣਾਂ ਨੂੰ ਕਿਹਾ ਵੀ ਤੁਸੀਂ ਸਰਪੰਚ member ਨਾਲ ਗੱਲ ਕਰੋ।

ਇਹ ਤੇ ਫਿਰ ਗੱਲ ਹੀ ਆ। ਅਗਾਂਹ ਤੱਕ ਗੱਲ ਅੱਪੜ ਜਾਂਦੀ ਆ ਨਾ।

ਨਾਲੇ ਅੱਗੇ ਇੱਕ ਵਾਰੀ ਫੈਸਲਾ ਤਾਂ ਅੱਗੇ ਵੀ ਹੋ ਚੁੱਕਾ ਇਨ੍ਹਾਂ ਦਾ। ਥਾਣੇ ਦੇ ਵਿੱਚ ਕਾਗਜ਼ ਬਣਿਆ ਵਿਆ ਗਾ ਇਨ੍ਹਾਂ ਦਾ। ਅੱਗੇ ਵੀ ਝਗੜਾ ਹੋਇਆ ਸੀ ਨਾ। ਅੱਗੇ ਵੀ ਫੈਸਲਾ ਕੀਤਾ ਸੀ ਇਹੇ, ਇਨ੍ਹਾਂ ਦਾ।

ਅਹ ਨਹੀਂ ਅਹ ਦੋਨਾਂ ਦੀ ਗਲਤੀ ਆ।

ਹਾਂਜੀ, ਦੋਵਾਂ ਦੀ ਮਤਲਬ ਇੱਕ ਦੂਜੇ ਤੇ ਦੋਸ਼ ਲਾਉਣਾ ਤੇ ਇਹ ਦੋਸ਼ ਲਾਉਂਦੇ ਵੀ ਗਲਤ ਆ।

ਹਾਂਜੀ, ਗਲਤ ਵੀ ਇਹ ਦੋਨੇ ਹੀ ਆ। ਤੇ ਦੋਸ਼ ਵੀ ਇਕ-ਦੂਜੇ ਤੇ ਲਾਉਂਦੇ ਆ। ਉਹ ਕਹਿੰਦਾ ਮੈਂ ਸਹੀ ਆਂ, ਉਹ ਕਹਿੰਦਾ ਮੈਂ ਸਹੀ ਆਂ। ਇਹੋ ਹਿਸਾਬ-ਕਿਤਾਬ ਚੱਲਣ ਡਿਆ ਵਾ। ਜਦੋਂ ਨਾ ਬੰਦਾ, ਸ਼ੱਕ ਚ ਪੈ ਜਾਂਦਾ ਨਾ। ਹਿਸਾਬ ਲਾ ਲੈ, ਉਨ੍ਹਾਂ ਦੀ ਕਸ਼ਮਕਸ਼ ਚਲਦੀ ਓ ਰਹਿਣੀ ਆ। ਹਾਂ, ਇਹੋ ਗੱਲ ਹੋਈ ਆ ਕਿ

ਨਾਲੇ ਦੇਖੋ। ਇਹ, ਇੱਕ ਜਨਾਨੀ ਆਪਣੇ ਬੰਦੇ ਦੀ ਰਾਖੀ ਨੀਂ ਕਰ ਸਕਦੀ didi ਰਾਖੀ ਨੀਂ, ਬੰਦੇ ਦੀ ਰਾਖੀ ਨੀਂ ਹੋ ਸਕਦੀ। ਐਡੀ ਵੀ ਨੀਂ ਹੁੰਦੀ ਚੀਜ਼ ਹਾਂਜੀ, ਨਾ ਤਾਂ ਬੰਦੇ ਦੇ ਮੁਕਾਬਲੇ ਜਨਾਨੀ ਗੱਲਬਾਤ ਕਰ ਸਕਦੀ ਆ। ਪਤਾ ਬੜੀਆਂ ਗੱਲਾਂ, ਬੜੀਆਂ ਗੱਲਾਂ ਸੋਚਣੀਆਂ ਪੈਂਦੀਆਂ ਵਾ। ਇਹਦੇ ਵਿੱਚ ਨੁਕਸਾਨ ਹੀ ਨੁਕਸਾਨ ਆ। ਜਦੋਂ ਬੰਦਾ ਸ਼ੱਕੀ ਤੇ ਸ਼ੱਕ ਚ ਪੈ ਜਾਂਦਾ ਨਾ, ਫਿਰ ਸ਼ੱਕ ਤਾਂ ਨਾ ਮੁੜ ਕੇ ਇੱਕ-ਦੂਜੇ ਦਾ ਛੁੱਟਣ-ਛੁਟਾਉਣ ਤੱਕ ਕੰਮ ਜਾਂਦਾ।

ਆਹੋ ਤੇ ਇਹ ਜੇ ਚੰਗੀ ਹੁੰਦੀ ਤਾਂ ਘਰੋਂ ਹੀ ਨਾ ਨਿਕਲਦੀ। ਹਾਂਜੀ-ਹਾਂਜੀ, ਇਹੀ ਵੱਡੀ ਗਲਤੀ ਇਹਨੇ ਕੀਤੀ ਆ ਇੱਕ ਤੇ ਜੇ ਇੱਕ ਇਧਰ ਨੂੰ ਆਈ ਸੀ ਤੇ ਥਾਣੇ ਜਾਂਦੀ ਫਿਰ ਹਾਂਜੀ-ਹਾਂਜੀ, ਇਹੋ ਇਹੋ ਗਲਤੀ। ਪਰ ਇੰਨੀ ਕੁ ਸੋਚ ਨੀਂ ਨਾ। didi ਤੇ ਭਾਜੀ ਸੀਗੇ ਉਹੀ ਸੋਚਦੇ ਨੇ

ਇਹਨੂੰ ਹਾਂਜੀ, ਪਤਾ ਇਨ੍ਹਾਂ ਨੇ ਦੱਸਿਆ ਵੀ ਨੀਂ ਨਾ। ਇਨ੍ਹਾਂ ਨੇ ਦੱਸਿਆ ਵੀ ਨੀਂ। ਜੇ ਕਿਤੇ ਮੇਰੇ ਨਾਲ ਗੱਲ ਕਰਦੇ, ਫਿਰ ਤੇ ਮੈਂ ਥੋੜਾ-ਮੋਟਾ ਦਿਮਾਗ ਇਨ੍ਹਾਂ ਨੂੰ ਦੇ ਦੇਣਾ ਸੀ। ਇਨ੍ਹਾਂ ਨੇ ਮੇਰੇ ਨਾਲ ਵੀ ਨੀਂ ਨਾ ਗੱਲ ਕੀਤੀ। ਜੇ ਮੇਰੇ ਨਾਲ ਗੱਲ ਕੀਤੀ ਹੁੰਦੀ ਤਾਂ ਮੈਂ ਇਨ੍ਹਾਂ ਨੂੰ ਦੱਸ ਦੇਣਾ ਸੀ, ਵੀ ਕੀ ਕਰਨਾ, ਕਿੱਦਾਂ ਕਰਨਾ। ਚੁੱਪ ਕੀਤੇ ਚਲ ਗੇ, ਇਨ੍ਹਾਂ ਨੇ ਦੱਸਿਆ ਨੀਂ ਨਾ।

ਤੁਹਾਨੂੰ ਪਤਾ ਫਿਰ, ਵੱਡੇ ਈ ਭੁਗਤਦੇ ਆ, ਬੱਚੇ ਤਾਂ ਕਰਕੇ side ਤੇ ਹੋ ਜਾਂਦੇ, ਤੇ ਫਿਰ ਵੱਡਿਆਂ ਨੂੰ ਭੁਗਤਣੀਆਂ ਪੈਂਦੀਆਂ ਵਾਂ।

ਹਾਂਜੀ ਬਾਕੀ ਵੇਖੋ ਇਕ ਫਿਰ ਇਸ ਚ ਫਿਰ ਸਾਰਿਆਂ ਦੀ ਬੇਇਜ਼ਤੀ ਹੁੰਦੀ ਆ ਨਾ, ਚਾਚੇ-ਤਾਇਆਂ ਦੀ ਵੀ ਨਾਲ ਹੀ ਹੁੰਦੀ ਆ। ਇੱਜ਼ਤ ਸਾਰਿਆਂ ਦੀ ਖਰਾਬ ਹੁੰਦੀ ਆ।

ਵੀ ਤੁਹਾਡੀ ਕੁੜੀ ਚ ਹੀ ਕਸੂਰ ਆ। ਹਾਂਜੀ ਉਹ ਤਾਂ ਵੈਸੇ ਹੀ ਪਰਿਵਾਰ ਏਦਾਂ ਦਾ। ਤੁਹਾਨੂੰ ਪਤਾ ਨਾਲੇ ਦੂਸਰੀ ਜਾਤੀ ਆ ਨਾ ਮਜ਼੍ਹਬੀ ਪਰਿਵਾਰ।

ਹਨਾ। ਆਪਣੇ ਪੰਗੇ ਲਏ ਇਨ੍ਹਾਂ ਦੇ, ਫਿਰ ਨਾ ਉਨ੍ਹਾਂ ਨੂੰ ਸਜ਼ਾ ਭੁਗਤਣੀ ਪੈਂਦੀ ਆ। ਹਾਂਜੀ-ਹਾਂਜੀ ਉਦੋਂ ਵੀ ਨੀਂ ਮੰਨਦਾ ਕੋਈ, ਉਦੋਂ ਆਪਣੀ ਮਰਜ਼ੀ ਸੀ, ਕਿਹੜਾ ਜ਼ਬਰਦਸਤੀ ਕੀਤਾ ਸੀ। ਉਹ ਤੇ ਮੈਨੂੰ ਪਤਾ ਵਾ। ਤਾਂ ਹੀ ਤਾਂ ਫਿਰ ਸਜ਼ਾ ਭੁਗਤਣੀ ਪੈਂਦੀ ਆ ਇਨ੍ਹਾਂ ਨੂੰ।

ਤਾਈਂ-ਤਾਈਂ ਤਾਂ ਹੀ ਇੰਨੀ ਮੁਸ਼ਕਿਲ ਚ ਫਸੀ ਆ ਹੁਣ ਕਿ, ਉਦੋਂ ਸਾਰੇ ਮਨ੍ਹਾ ਕਰਦੇ ਸੀ, ਉਦੋਂ ਕਹਿੰਦੀ ਵੀ ਨਈਂ ਮੈਂ ਬਸ, ਕਰਨਾ ਈ ਕਰਨਾ। ਆਹੋ। ਚਲੋ ਮਰਜ਼ ਆ ਉਨ੍ਹਾਂ ਦੀ ਭਈ।

ਇਹ ਕੋਈ ਸਹੀ ਪਰ ਉਮਰ ਲੰਘਦੀ ਨੀਂ ਤੇ ਇਹ ਗਲਤ ਹੁੰਦਾ ਹੀ ਹੁੰਦਾ।

ਨਹੀਂ ਬਾਕੀ ਵੇਖੋ। ਬਾਕੀ ਪਤਾ ਕੀ ਐ। ਸੋਚ ਵੀ ਹੋਣੀ ਚਾਹੀਦੀ ਨਾ। ਜ਼ਿਆਦਾ ਤਾਂ ਜਨਾਨੀ ਦੀ ਸੋਚ ਹੋਣੀ ਚਾਹੀਦੀ ਆ।

ਹਾਂਜੀ ਤੇ ਜੇ ਮੰਨਲੋ ਆਪਣੀ ਮਰਜ਼ੀ ਨਾਲ ਹੀ ਕਰਕੇ, ਫਿਰ ਆਪਾਂ ਗਲਤ ਚੱਲਣ ਡਏ ਆਂ। ਤੇ ਫਿਰ ਉਹਦੇ ਵਾਸਤੇ ਮਾੜੀ ਗੱਲ ਆ ਨਾ।

ਹਾਂਜੀ ਇਹ ਆਪ ਹੀ ਗਲਤ ਹੋਗੀ ਨਾ ਫਿਰ। ਆਹੋ ਇਹ ਤੇ ਫਿਰ ਗਲਤ ਤੇ ਫਿਰ ਹੋਗੀ ਤੇ ਫਿਰ ਅਗਲਿਆਂ ਨੇ ਸੋਚਿਆ ਵੀ ਚਲ ਭਾਈ ਮਾਰਿਆ-ਕੁੱਟਿਆ ਤੇ ਫਿਰ ਇਹੋ ਕੁਸ਼ ਹੀ ਹੋਣਾ ਸੀ। ਹਾਂ, ਤਾਂ ਕਰਕੇ ਉਨ੍ਹਾਂ ਨੇ ਏਦਾਂ ਕੀਤਾ ਗਾ ਹੁਣ।

ਬਾਕੀ ਮੈਂ didi ਹੁਣਾਂ ਨੂੰ ਕਿਹਾ, ਮੈਂ ਕਿਹਾ ਦੇਖੋ ਹੁਣ, ਹੁਣ ਤਾਂ ਮੈਂ ਕਿਹਾ ਤੁਸੀਂ ਗੱਲਬਾਤ ਕਰੋਗੇ, ਕਿਉਂਕਿ ਆਪਾਂ ਇਹੋ ਜੀ ਗੱਲਬਾਤ ਵਿੱਚ ਤੁਹਾਨੂੰ ਪਤਾ ਆਪਾਂ ਸੱਚਾਈ ਦੀ ਗੱਲ ਕਰਦੇ ਹਾਂ। ਫਿਰ ਤੁਹਾਨੂੰ, ਸੱਚਾਈ ਦੀ ਗੱਲ ਕੀਤੀ ਫਿਰ ਤੁਹਾਨੂੰ ਚੰਗੀ ਨੀਂ ਲੱਗਣੀ। ਤੁਸੀਂ ਕਹਿਣਾ ਵੀ ਸਾਡੇ ਵੱਲ ਦੀ ਗੱਲ ਨੀਂ ਕੀਤੀ।

ਹਾਂ, ਤੇ ਸੱਚਾਈ ਤਾਂ ਸੱਚਾਈ ਆ। ਉਹ ਆਂਦੇ ਹੁੰਦੇ ਆ ਨਾ। ਹੁਣ ਸੱਚ ਨੀਂ ਨਿੱਤਰਦਾ, ਝੂਠ ਹੀ ਨਿੱਤਰਦਾ ਬਹੁਤ। ਹਾਂਜੀ-ਹਾਂਜੀ ਝੂਠ ਨੂੰ ਜ਼ਿਆਦੇ ਈ ਦੁਨੀਆਂ ਮੰਨਦੀ ਆ ਨਾ। ਕਹਿਣਾ, ਨਹੀਂ ਇਹ ਨੀਂ, ਇਹ ਨੀਂ ਇਥੇ, ਏਦਾਂ ਨੀ ਹੋਣਾ ਹਾਂਜੀ, ਅੱਜਕੱਲ੍ਹ ਸੱਚਾਈ ਨਾਲ ਤੁਹਾਨੂੰ ਪਤਾ ਘੱਟ ਹੀ ਲੈਂਦੇ ਆ।

ਚਲੋ ਕੀ ਕਰਨਾ ਪਏ ਫਿਰ ਹੁਣ। ਤਾਂ ਪੈਂਦੀ ਆ, ਫਿਰ ਨਜਿੱਠਣੀ ਵੀ ਪੈਂਦੀ ਆ। ਪਰ ਜਿਹੜੇ ਜਾਣਬੁੱਝ ਕੇ ਪਾਉਂਦੇ ਨੇ, ਫਿਰ ਮੁਸ਼ਕਿਲ ਹੋ ਜਾਂਦੀ ਆ। ਚਲੋ ਠੀਕ ਜੀ didi ਜੈ ਮਸੀਹ ਦੀ।

ਹਾਂ ਜੀ।

ਕੁਝ ਨਹੀ ਬੈਠੇ ਹਾਂ। ਦੇ ਰੋਟੀ ਪਾਣੀ ਖਾਣ ਨੂੰ

ਕੀ ਕਰਨਡੇ ਜੇ?

ਅੱਛਾ ਧਾਰ ਧੁਰ ਕੱਢ ਲਈ ਨਹੀ ਅਜੇ ਕੱਢਣੀ ਆ।

ਅੱਛਾ।

ਨਹੀ ਹਾਲੇ ਉਹ ਬਣਦਿਆਂ। ਅੱਛਾ।

ਤੇ ਉਹ ਕੀ ਨਾਂ ਉਹਦਾ

ਹਮ ਸਭ ਠੀਕ ਠਾਕ ਆ ਮਾਲ ਡੰਗਰ?

ਹਮ ਤੇ ਖੁਸ਼ਬੂ ਹੋਣੀ ਖੁਸ਼ਬੂ ਹੋਣੀ ਆਪਣੇ ਘਰੇ ਆ।

ਅੱਛਾ। ਹਾਂ ਜੀ ਠੀਕ ਹੈ ਸਭ।

ਹਾਂ ਜੀ ਉਹ ਫ਼ੇਰ ਚਲ ਗਏ।

ਅੱਛਾ ਹਮ